Hello.

Hello.

ਹਾਂ ਕੀ ਹਾਲ ਆ?

ਹੋਰ ਵੇਹੜਾ ਮਾਹਲਾ ਠੀਕ ਆ। ਸਭ ਠੀਕ ਠਾਕ ਆ ਤੂੰ ਸੁਣਾ? ਹਾਂ ਠੀਕ ਆ ਨਿਆਣੇ? ਨਿਆ ਨਿਆਣੇ ਡਏ ਖੇਡਣ। ਚਲੋ ਹੋਰ, ਦੂਜੀ ਦੇ ਨਿਆਣਿਆਂ ਦੀ ਸੁਣਾ? ਆਹੋ ਠੀਕ ਉਹਵੀ ਆਏ ਦੁਪਹਿਰੇ ਵਾਂਢੇਓ। ਅੱਛਾ ਅੱਛਾ ਹੋਰ ਪੰਮਾ ਗਿਆ ਸੀ ਸਬਜ਼ੀ ਲੈਣ ਕੇ ਨਹੀਂ?

ਆਹੋ ਜੇਸਾ ਆਗਿਆ ਕੰਮ ਤੋਂ ਗਿਆ ਸੀ ਕੰਮ ਤੇ ਆਗਿਆ ਵਾ। ਚਲ ਠੀਕ ਆ ਠੀਕ ਆ .

ਇਹ ਵੀ ਕਿੰਨੇ ਦਿਨ ਹੋਗੇ ਛੇ ਵਜੇ ਜਾਂਦੇ ਤੇ ਫਿਰ ਦੋ ਵਜੇ ਆ ਜਾਂਦੇ ਨੇ।

ਪਤਾ ਨੀ ਕਥੇ ਲਿਆ ਈ ਕੰਮ।

ਵਿਕੀ ਨਾਲ ਜੇਸਾ ਵੀ ਜਾਂਦਾ ਰਿਹਾ ਜੇ ਵਿਕੀ ਨੇ ਤੇ ਪੈਸੇ ਹੀ ਨਹੀਂ ਸੀ ਦਿੱਤੇ ਤੇ। ਨਹੀਂ ਨਹੀਂ ਇਹ ਕਹਿੰਦਾ ਨਾਲ ਨਾਲ ਹੀ ਲਈ ਜਾਓ ਨੱਕਦੋ ਨੱਕਦ ਹੀ ਮੈਂ ਤਾਂ ਰਾਹੁਲ ਨੂੰ ਕਿਹਾ ਮੈਂ ਕਿਹਾ ਕੱਢੀ ਜਾ ਪੱਜ ਪੁੱਜ ਦੇ ਨਾਲ।

ਨਾਲੋਂ ਨਾਲ ਠੀਕ ਆ ਕ ਅਧਾਰ ਨਹੀਂ ਦਿੱਤੇ ਜਾਂਦੇ ਜੇ ਰਹਿ ਜਾਣ ਤਾਂ ਫਿਰ ਅੜ੍ਹ ਜਾਂਦਾ ਪੈਸਾ।

ਮੈਂ ਕਹਿਣੀ ਸਾਡੇ ਤਿੰਨ ਮਹੀਨੇ ਹੋਗੇ ਤੇ ਸਾਡੇ ਤਿੰਨ ਸੋ ਰੁਪਇਆ ਦਿੱਤਾ ਸੀ। ਉਹ ਕਿਸ਼ਤ ਚ ਕਟਾ ਦੇਣਾ ਸੀ। ਹਮ ਮੈਂ ਛੱਡਤੀ ਪਰਾਂ।

ਫਿਰ ਭੂਆ ਸ਼ਰਮਿੰਦਿਆ ਵਾਂਗੂ ਬੰਦਾ ਕਿੰਨੀ ਕ ਵਾਰੀ ਮੰਗੇ। ਪੰਮੇ ਕੋਲ, ਪੰਮੇ ਨਾਲ ਵੀ ਏਦਾਂ ਹੀ ਹੋਇਆ ਸੀ ਪੰਮਾ ਵੀ, ਪੈਸੇ ਪੰਮੇ ਨੇ ਵੀ ਲੈਣੇ ਸੀ ਤੇ ਓਦਣ ਗਿਆ ਸੀ ਤੇ ਡੈ ਪੈ ਲੜਨ ਫਿਰ ਮੈਂ ਇਹਨਾਂ ਨੂੰ ਕੱਢਿਆ ਪੰਮੇ ਨੂੰ, ਉਹ ਕੌਣ?

ਆਹੋ ਇਹਨਾਂ ਨੂੰ ਦੱਸਣਾ ਇਹ ਜਿਹਦੇ ਨਾਲ ਹੀ ਓਹਦੇ ਨਾਲ loan ਲੈ ਲੈਂਦਾ ਵਾ ਤੇ ਮੁੜਕੇ ਕਿਸ਼ਤਾਂ ਨਹੀਂ ਦਿੰਦਾ। ਕਿਸ਼ਤਾਂ ਨਹੀਂ ਆਹ ਇਸੇ ਗੱਲੋਂ ਹੀ ਹੋਇਆ ਕ।

ਹਾਂ .

Loan ਲਿਆ ਸੀ ਇਹ ਕੋਈ ਸਾਡੇ ਨਾਲ ਵੀ ਇਹਨੇ ਤੇ ਭੈਣੇ ਬੜਾ ਖਰਾਬ ਕੀਤਾ ਸੀ ਕੇ।

ਤੇਰੇ ਮੁੰਡੇ ਦੇ ਤੇਰੇ ਪੋਤਰੇ ਦੇ ਜਨਮਦਿਨ ਨਹੀਂ ਸੀ?

ਆਹੀ ਕਰਾਇਆ loan ਤੇ ਕਹਿੰਦਾ ਮੈਨੂੰ ਪੰਦਰਾਂ ਸੋ ਰੂਪੀ ਦੇਦੋ ਵਿਚੋਂ।

ਪੰਦਰਾਂ ਸੋ ਰੁਪਇਆ ਇਹਨੂੰ ਵਿੱਚੋ ਉਹ ਦਿੱਤਾ ਤੇ ਪੰਜ ਸੋ ਰੁਪਇਆ ਦਿਹਾੜਿਆਂ ਦਾ।

ਦਿਹਾੜਿਆਂ ਦਾ ਤੇ ਪੈਸੇ ਬਣਗੇ ਰੱਬ ਤੇਰਾ ਭਲਾ ਕਰੇ ਦੋ ਹਜ਼ਾਰ,

ਕਹਿੰਦਾ ਮੇਰੇ ਕੋਲੋਂ ਪਰਸੋਂ ਹੀ ਲੈ ਲਈ ਦੋ ਹਜ਼ਾਰ ਰੁਪਇਆ ਜੇਸੇ।

ਮੀਠਾ ਪਿਆਰਾ ਹੋ ਕੇ ਤੇ ਓਦੋਂ ਤੈਨੂੰ ਪਤਾ ਓਦੋਂ ਬੜੇ ਪਲਾਲ ਕਰਦਾ ਵਾ ਇਹ।

ਓਹੋ ਮੁੰਡੇ ਦਾ, ਕੰਮ ਬੜੇ ਪੁੱਠੇ ਕਰਦਾ ਵਾ। ਜਨਮਦਿਨ ਵੇਖਲਾ ਕਦੋਂ ਦਾ ਮੁੰਡੇ ਦਾ।

ਆਹੋ ਤਾਂ ਜੇਸਾ ਪਿਛਲੀ ਵਾਰੀ tension ਲੈਂਦਾ ਰਿਹਾ ਨਾ ਕਿ ਕਿਸ਼ਤਾਂ ਨੇ ਕਹਿੰਦਾ, ਜੇਸੇ ਜੇ ਮੈਂ ਤੇਰੇ ਥਾਂ ਤੇ ਹੋਵਾਂ ਤੇ ਹੁਣ ਨੂੰ ਤਾਂ ਕਹਿੰਦਾ ਕਦੇ ਦਾ ਮਰ ਜਾਣਾ ਸੀ। ਹਾਂ ਹਾਂ ਨਹੀਂ ਨਹੀਂ tension ਹੁਣ ਲੈ ਕੇ ਕੀ ਕਰਨਾ ਵਾ। ਆਹੋ ਕਹਿੰਦਾ ਕਹਿੰਦਾ ਮੈਂ ਕਦੇ ਦਾ ਮਰ ਜਾਣਾ ਸੀ ਪਰ ਇਹ ਤਾ ਗੱਲ ਹੈ, ਚਲ ਠੇਕੇਦਾਰ ਹੈ ਤੇ ਓਹਦਾ ਆਂਡਾ ਸਰਾਂਡਾ ਹੋ ਜਾਂਦਾ ਏਧਰ ਦਾ ਚੁੱਕ ਕੇ ਉਹ ਏਧਰ ਕਰ ਦਿੰਦੇ ਏਧਰੋਂ ਚੁੱਕ ਕੇ ਏਧਰ ਕਰ ਦਿੰਦਾ ਵਾ। ਆਹੋ ਆਹੋ ਆਹ ਗੱਲ ਹੋ ਜਾਂਦੀ ਆ ਨਾ ਓਹਦੀ। ਬਾਕੀ ਚਲੋ ਕੋਈ ਗੱਲ ਨਹੀਂ ਜਿਹੜੇ ਲਏ ਆ ਲੱਥ ਤੇ ਜਾਣੇ ਹੀ ਆ tension ਕੀ tension ਨਾਲ ਆਪਣਾ ਆਪ ਬੰਦਾ ਝੋਰਦਾ ਵਾ।

ਤੇ ਪੈਸੇ ਦਿੱਤੇ ਲਏ ਵੀ ਗਏ ਤੇ ਖਾਦੇ ਵੀ ਗਏ। ਖਾਦੇ ਵੀ ਗਏ, ਇਹ ਭੂਆ ਇਹਨਾਂ ਪੈਸਿਆਂ ਦਾ ਪਤਾ ਵੀ ਨਹੀਂ ਓ ਲਗਦਾ ਕਿਧਰੋਂ ਜਾਂਦੇ ਆ। ਕਿੱਧਰ ਨੂੰ ਜਾਂਦੇ ਨੇ ਮੈਂ ਤੈਨੂੰ ਕਹਿਣ ਦੀ ਝੱਟ ਪੱਟ ਹੀ।

ਹੁਣ ਇੱਕ ਰੁਪਇਆ ਨਹੀਂ ਹੈਗਾ account ਦੇ ਵਿਚ ਸਾਰੇ ਕੱਢ ਕੇ ਤੇ ਦੇਣ ਲੈਣ ਹੀ ਕੀਤਾ ਲੋਕਾਂ ਦਾ। ਹਮ ਮੈਂ ਤੇ ਤੁਹਾਨੂੰ ਕਹਿਣ ਦੀ ਆ ਹੁਣ ਸਾਡਾ ਮੁੱਕ ਗਿਆ ਨਾ ਇੱਕ ਇੱਕ ਮੁੱਕ ਜਾਣਾ ਬਾਬੇ ਵਾਲਾ।

ਜੱਸੀ ਵਾਲਾ ਕਰਾਇਆ ਸੀ ਤੇ ਉਹ ਮੁੱਕ ਜਾਣਾ ਤੇ ਮੈਂ ਜਿਸਤਰਾਂ ਕਹਿਣ ਦੀ ਹੁਣ ਨਹੀਂ ਮੈਂ ਕਿਹਾ ਭਰਾ ਚੁੱਕਣਾ ਕੰਨਾਂ ਨੂੰ ਹੱਥ ਲੱਗ ਗਏ ਆ।

ਇਹ ਨਹੀਂ ਕਿ ਤੰਗ ਵਾ ਤੰਗ ਵਾ ਤੰਗ ਵਾ ਲੋਕੀ ਕਹਿਣ ਦੇ ਪਿੰਡੋ ਪਿੰਡੀ ਆਹ ਕੰਮ ਹੋਣ ਡੇਆ ਵਾ ਲੋਕੀ ਤੰਗ ਹੋਗੇ। ਲੋਕਾਂ ਨੇ ਚੁੱਕਲੇ ਛੇ ਛੇ ਸੱਤ ਸੱਤ loan. ਆਹੋ ਲੋਕੀ ਦਿਹਾੜੀ ਲਾਉਂਦੇ ਸੀ ਤੇ ਰਮਾਨ ਨਾਲ ਖਾਂਦੇ ਸੀ ਰੋਟੀ। ਹਾਂ ਤਾਹੀਓਂ ਪਿਆ ਰਹਿੰਦਾ ਸੀ ਹੁਣ loan ਦਾ ਫਿਕਰ ਪੀਆ ਰਹਿੰਦਾ ਸਾਰਿਆਂ ਨੂੰ।

ਇੱਕ ਦਾ ਨਹੀਂ ਸਾਰਿਆਂ ਦਾ ਇਹੋ ਹਾਲ ਆ।

ਹਮ ਹਮ ਹੋਰ? ਹਾਂ ਪੁੱਟ ਠੀਕ ਆ ਠੀਕ ਆ, ਡੰਗੋ ਡੰਗ ਹੀ ਲੰਘ ਦਾ ਜਾਵੇ ਸੋਨੀਆ ਏਨਾ ਹੀ ਬੜਾ ਵਾ ਕਹਿ।

ਤੇ ਇਹ ਹੁਣ ਜਿਹੜੇ loan loan ਅਸੀਂ ਚਲ ਮੈਂ ਕਹਿਣੀ। ਮੈਂ ਕਹਿਣੀ ਪਿੱਛੇ ਜੇ ਦੱਸ ਬਾਰਾਂ ਪੰਦਰਾਂ ਵੀਹ ਹਜ਼ਾਰ ਰੁਪਇਆ ਹੋਣਾ ਵਾ।

ਮੈਂ ਜੈਸੇ ਨੂੰ ਕਹਿੰਦੀ ਰਹੀ ਮੈਂ ਕਿਹਾ ਮੈਨੂੰ ਕੋਈ ਨਾ ਕੋਈ ਚੀਜ਼ ਲਿਆ ਦੇ ਘਰ ਦੀ।

ਇਹ ਕੋਈ ਨੀ ਕੋਈ ਨੀ ਕੋਈ ਨੀ ਲੈ ਆਵਾਂਗਾ ਲੈ ਆਵਾਂਗਾ ਤੇ ਮੁੜਕੇ ਕਿਸ਼ਤ ਆਗੀ ਮੁੜਕੇ ਇਹ ਕਹਿ ਦਿੰਦਾ ਕਿ ਇਹਨੂੰ ਹੁੰਦਾ ਕਿ ਕੋਈ ਵੀ ਪੈਸੇ ਹੋਵੇ ਨਾ ਜੁੜਿਆ ਤੇ ਇਹਨੂੰ ਹੁੰਦਾ ਮੈਂ ਕਿਸਤਾਂ ਦੇਦਾਂ ਆਪਣੀਆਂ ਪਹਿਲਾਂ ਸਿਰ ਤੋਂ।

ਓਹਨੇ ਕਿਸਤਾਂ ਦੇ ਕੇ ਤੇ ਠਾ ਮਾਰੀਆਂ ਤੇ ਮੈਂ ਕਿਹਾ ਜੇਸੇ ਕਿਸ਼ਤਾਂ ਤੇ ਜਿਦਾਂ ਮਰਜੀ ਆ ਅੱਗੇ ਵੀ ਔਖੇ ਸੋਖੇ ਹੋ ਕੇ ਦਿਹਾੜੀ ਦੇ ਸਿਰ ਤੇ ਦੇਈਦੀਆਂ ਪਰ ਜਿਹੜੀ ਚੀਜ਼ ਬਣ ਜਾਂਦੀ ਆ ਹੈਨਾ ਤੇ ਉਹ, ਗਾੜਿਓ ਕਾਮ ਪੈਸਾ ਰੱਖਿਆ ਤੇਰਾ ਕੰਮ ਆਉ ਗਾੜਿਓਂ।

ਨਾਲ ਹੀ ਭੈਣੇ ਪੈਸੇ ਦਾ ਕੀ ਕਰੀਏ ਤਿੰਨ ਚਾਰ ਕਿਸ਼ਤਾਂ ਤਰਨੀਆਂ ਵੀ ਆ ਇੱਕੋ ਦੱਮ ਆਉਣ ਦਿੰਦਾ ਮੇਰੇ। ਹਾਂ ਇਹ ਨਹੀਂ ਕਿਸੇ ਪਾਸੇ ਵੀ ਲੱਗਦੀਆਂ।

ਇਕ ਜਿਹੜੇ ਆਹ ਸੋ ਵਾਲੀ daily ਵਾਲੀ ਚੁੱਕੀ ਗਈ ਇਹ ਵੀ ਆ ਜਾਂਦੇ ਨੇ . ਓਹੋ ਤੇ ਓਹਨਾ ਦਾ ਤੇ ਬਹੁਤ ਬੁਰਾ ਹਾਲ ਸੋ ਵਾਲਾ ਬਹੁਤ ਹੀ ਭੂਆ। ਆਹ ਤੇ ਉਹ ਪੈਸੇ ਤੇ ਘਰ ਟਿਕਦਾ ਨਹੀਂ ਜਿਹੜਾ ਕੋਈ ਸੋ ਘਰ ਦੇ ਕੇ ਜਾਂਦੇ ਸੌਦੇ ਪੱਤੇ ਲਈ ਤੇ ਓਧਰ ਦੇ ਦਇਦਾ ਆ।

ਤੇ ਹੋ ਜਾਂਦੀ ਆ ਪਰ ਬੰਦਾ ਫੱਸ ਜਾਂਦਾ ਵਾ ਚੰਗਾ ਭਲਾ।

ਮੈਂ ਕਿਹਾ ਚੱਲ ਕੋਈ ਗੱਲ ਨੀ ਜਿਥੇ ਏਨੇ ਚੁੱਕ ਕ ਸਾਲ ਸਾਲ ਲੰਘ ਗਿਆ ਵਾ ਰਹਿ ਗਏ ਛੇ ਛੇ ਮਹੀਨੇ ਹੋਰ ਮੈਂ ਕਿਹਾ . ਹਾਡੀ ਹਜੇ ਆਉਣੀ ਪਹਿਲੀ ਕਿਸ਼ਤ ਆਹ ਛੇਵੇਂ ਮਹੀਨੇ।

ਹਾਂ ਹੁਣ ਉਹ ਪੰਜਵੇ ਮਹੀਨੇ ਦੀ ਨਹੀਂ ਨਾ ਆਈ। ਤਾਂ ਪੰਮੇ ਹੋਣਾ ਵੀ ਖਰੇ loan ਚੁੱਕ ਕੇ ਜਿਹੜੀ ਰੇਹੜੀ ਰੂੜੀ ਲਿਆਂਦੀ ਆ। ਆਹੋ ਇਹਨੂੰ ਅੜੀਏ ਮੈਂ ਤੈਨੂੰ ਤੇ ਦੱਸਣ ਦੀ ਤੇਰੇ ਆਸਰੇ ਤੇ ਇਹਦੇ ਆਸਰੇ ਮੈਂ ਰਹੀ। ਮੈਂ ਕਿਹਾ ਚੱਲ ਥੋੜੇ ਥੋੜੇ ਦੇਣਗੇ ਤੇ ਚੱਲ ਮੈਂ ਆਪਣਾ ਇਲਾਜ ਇਲੂਜ ਕਰਾਵਾਂਗੀ, ਦੇਣੇ ਹੀ ਤੇ ਭੇਜੇ ਦੇ ਥੋੜੇ ਜੇ ਪੈਸੇ ਤੇ ਚਲ ਮੈਂ ਓਹਦੇ ਦਾਂਗੀ, ਤੇ ਪੰਮੈ ਭੂਆ ਵਲ ਆਉਣ ਲੱਗਾ ਚੁੱਕਣ ਤੈਨੂੰ ਦਿੰਨਾ ਵਾ ਹਜ਼ਾਰ ਕ ਰੁਪਇਆ ਇਹਨੇ ਉਹ ਵੀ ਨਹੀਂ ਦਿੱਤਾ। ਓਹੋ ਹੀ ਤੇ ਮੈਂ ਦੱਸਣ ਲੱਗੀ ਆ ਕਿ loan ਓਹਨਾ ਨੇ ਚੁੱਕਿਆ ਤੇ ਕਰ ਕੇ ਉਹ ਰੇੜੀ ਰੂੜੀ ਲੈ ਲਈ ਸਬਜ਼ੀ ਸੁਬਜ਼ੀ ਪਾਲੀ ਤੇ ਹੱਲੇ ਆਹ ਤਿੰਨ ਹਜ਼ਾਰ ਰੁਪਇਆ ਕਿਸ਼ਤ ਈ ਤੇ ਪਹਿਲੀ ਕਿਸ਼ਤ ਆਈ ਤੇ ਨੰਗ ਹੋ ਵੀ ਗਏ। ਨੰਗ ਹੋ ਵੀ ਗਏ ਆ ਓਹੋ ਤੇ ਮੈਂ ਤੈਨੂੰ ਦੱਸਣ ਦਈ ਹਾਂ ਬੀ ਨੰਗ ਹੋ ਵੀ ਗਏ ਆ। ਤੇ ਝੋਨੇ ਵਾਲੇ ਭਾਈ ਕੋਲ ਲਿਆ ਕ ਕਿਸੇ ਦੇ ਝੋਨੇ ਵਾਲੇ ਕੋਲ ਲਿਆ ਕ ਤੇ ਫਿਰ ਕਿਸ਼ਤ ਤਾਰੀ, ਤਿੰਨ ਹਜ਼ਾਰ ਰੁਪਇਆ ਕਿਸ਼ਤ ਭੂਆ ਐਵੇਂ ਨਿਕਲ ਜਾਂਦੀ ਆ। ਐਵੇਂ ਨਿਕਲ ਜਾਂਦੀ ਆ ਤਿੰਨ ਹਜ਼ਾਰ ਰੁਪਇਆ ਕਿਸ਼ਤ। ਅਹੀ ਨਾ ਭੂਆ ਚਲ ਇਹ ਕਿ ਚਾਚਾ ਸਲਾਮਤ ਵੱਲ ਵੀ ਸਾਡਾ ਇੱਕ loan ਹੋ ਵੀ ਤੇਰਾਂ ਸੋ ਰੁਪਇਆ ਕਿਸ਼ਤ ਜਾਂਦੀ ਆ।

ਬਾਬੇ ਵੱਲ ਇਕ ਜਾਂਦੀ ਦੋ ਹਜ਼ਾਰ ਰੁਪਇਆ ਉਹ ਜਦੋਂ ਦੋ ਹਜ਼ਾਰ ਦੀ ਕਿਸ਼ਤ ਆਉਂਦੀ ਨਾ ਸਾਡਾ ਹੱਥ ਅੜ੍ਹ ਜਾਂਦਾ। ਓਹੋ ਹੀ ਹੋ ਜਾਂਦਾ ਬੀ ਤੰਗ ਹੋ ਜਾਇਦਾ ਕ ਫਿਰ।

ਚਲੋ ਬਾਰਾਂ ਤੇਰਾਂ ਸੋ ਰੁਪਇਆ ਤੇ ਬੰਦਾ ਕਰ ਹੀ ਲੈਂਦਾ ਦੋਹਵਾਂ ਤਿੰਨਾਂ ਦਿਹਾੜੀਆਂ ਚ ਹੁਣ ਚਾਰ ਪੰਜ ਘਰ ਦਾ ਸੌਦਾ ਮੁੱਕ ਜਾਂਦਾ ਕੀ ਬੰਦਾ ਕਰੇ। ਮੁੱਕ ਜਾਂਦਾ ਵਾ, ਮੈਂ ਕੱਲ ਕਹਿਣ ਡੀ ਬੀ ਚਾਚਾ ਤੇਰਾ ਦੋ ਹਜ਼ਾਰ ਦਾ ਸੌਦਾ ਲਿਆਇਆ ਘਰ।

ਦੋ ਹਜ਼ਾਰ inverter ਦੀ ਕਿਸ਼ਤ ਤਾਰੀ।

ਤੇ ਹੁਣ ਨੰਗ ਹੋਗੇ ਘਰ ਕੋਈ ਪੈਸੇ ਨਹੀਂ ਤੇ ਅੱਜ ਸੋ ਰੁਪਇਆ ਮੈਂ ਲਿਆ ਤੇ ਕਿਸ਼ਤ ਦਿੱਤੀ ਤੇ ਓਹਨੂੰ ਮੈਂ ਕਿਹਾ ਚਲ ਦੋ ਸੋ ਤੈਨੂੰ ਕੱਲ ਨੂੰ ਦੇਦਾਗੇ ਡੇਢ ਸੋ ਕਿਸ਼ਤ ਵਾ। ਆਹੋ ਤੇ ਮੈਂ ਵੀ ਮੰਜਾ ਲਵਾਇਆ ਸੀ ਕਿਸ਼ਤਾਂ ਵਾਲੇ ਕੋ ਤੇ ਓਹਨਾ ਦੇ ਪੈਸੇ ਦਿੱਤੇ ਹੀ ਨਹੀਂ। ਹਾਂ ਏਦਾਂ ਹੋਲੀ ਹੋਲੀ ਹੋਲੀ ਹੋਲੀ ਕਰਕੇ ਤੇ ਫੇਰ,

ਕਿਸੇ ਦੇ ਘਰ ਜਾਓ ਤੇ ਕਿਸੇ ਦੇ ਨਿਆਣੇ ਦੇ ਵੀ ਹੱਥ ਤੇ ਧਰਨਾ ਪੈਂਦਾ ਪੈਸੇ। ਹੱਥ ਤੇ ਧਰਨਾ, ਕੀਤੇ ਸਈ ਸਮਾਹੀ ਜਾਣਾ ਕੁਝ ਨਾਲ ਲੈ ਕੇ ਵੀ ਜਾਓ ਬੰਦਾ ਕੀ ਜਾਵੇ? ਕੀ ਜਾਵੇ ਏਦਾਂ ਮੈਨੂੰ ਆਪ ਸ਼ਰਮ ਆਉਂਦੀ ਆ ਬੀ ਕੀ ਏਦਾਂ ਜਾਵੇ ਬੰਦਾ ਹੱਥ ਲਮਕਾਉਂਦਾ।

ਤੇ ਫਿਰ ਓਤਰਾਂ ਹੀ ਤੁਰ ਪਈ ਦਾ ਭੂਆ, ਕੁੱਲ ਦੁਨੀਆ ਹੀ ਏਦਾਂ ਦੁਖੀ ਜਿਹਨੂੰ ਮਰਜੀ ਛੇੜ ਕੇ ਵੇਖ ਲੋ ਹਰ ਕੋਈ ਦੁਖੀ ਆ। ਦੁਖੀ ਆ ਦੁਖੀ ਆ, ਸੰਸਾਰ ਹੀ ਦੁਖੀ ਹੈਗਾ।

ਸਰਦਾ ਤੇ ਨਹੀਂ ਆ ਪਰ ਹੁਣ ਬੰਦਾ ਕੀ ਕਰੇ ਫਿਰ।

ਪਰ ਕਈ ਤੇ ਕਹਿ ਦਿੰਦੇ ਕਿ ਦੋਹਵਾਂ ਜੀਆਂ ਦਾ ਖਰਚਾ ਨਹੀਂ ਹੁੰਦਾ ਤੇ ਮੈਂ ਕਹਿ ਦਿੰਦੀ ਆ ਕਿ ਅਸੀਂ ਹੁਣ ਦੋ ਜਾਣੇ ਆ ਨਾ ਭੂਆ, ਨਹੀਂ ਦੋਨਾਂ ਜੀਆਂ ਦਾ ਵੀ ਓਂ ਹੀ ਖਰਚਾ ਤੇ ਟੱਬਰ ਦਾ ਵੀ ਓਨਾ ਹੀ ਖਰਚਾ। ਟੱਬਰ ਦਾ ਵੀ ਓਨਾ ਖਰਚਾ, ਉਹ ਆ ਬੀ ਚੀਜ਼ ਇੱਕੋ ਥਾਂ ਬਣ ਜਾਣੀ ਹੁੰਦੀ ਆ ਸਾਰੇ ਟੱਬਰ ਦੀ।

ਹੁਣ ਅਸੀਂ ਮੈਂ ਸੁਖ ਨਾਲ ਮੈਂ ਸਬਜ਼ੀ ਕਹਾਣੀ ਹੁੰਦੀ ਆ ਖੁੱਲੀ ਤੇ ਜੇਸਾ ਵੀ ਖਾਂਦਾ ਸਬਜ਼ੀ ਖੁੱਲੀ।

ਓਥੇ ਕਿੱਲੋ ਡੇਢ ਕਿੱਲੋ ਸਬਜ਼ੀ ਕੀ ਕਰੇ ਤੇ ਹੁਣ ਕਿੱਲੋ ਡੇਢ ਕਿੱਲੋ ਤੇ ਦੋਹਵਾਂ ਜਾਣਿਆ ਵਾਸਤੇ ਵੱਢ ਬੰਦਾ ਕੀ ਬਣਾਵੇ? ਕੀ ਬਣਾਵੇ ਡੇਢ ਕਿੱਲੋ ਸਬਜ਼ੀ ਦੋ ਕਿੱਲੋ ਤੇ ਬਣਦੀ ਬਣਦੀ ਆ।

ਸੁੱਕੀ ਸਬਜ਼ੀ ਤੈਨੂੰ ਪਤਾ ਝੱਟ ਭੂ ਭੜੱਕ ਹੋ ਜਾਂਦੀ ਆ।

ਹੋਰ ਚਲ ਬੰਦਾ ਕੀ ਕਰੇ ਹੁਣ ਜਿਹੜੇ ਕਰਦੇ ਇਹਨਾਂ ਦੀ demands ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ। ਕਰਨੀਆਂ ਪੈਂਦੀਆਂ ਕਰਨੀਆਂ ਪੈਂਦੀਆਂ ਨੇ। ਹਮ ਹੋਰ ਸੁਣਾਓ? ਅਹ ਰੋਟੀ ਕਰਕੇ ਤੇ ਬੰਦਾ ਤੁਰਿਆ ਫਿਰਦਾ ਜ ਰੋਟੀ ਨਹੀਂ ਚੱਜ ਸਵਾਦ ਨਾਲ ਖਾਣੀ ਤੇ ਉਹ ਕੀ ਫਾਇਦਾ।

ਹਮ ਹੋਰ।

ਹੋਰ ਸੁਣਾ, ਇੱਕ minute ਇੱਕ minute ਭੂਆ ਮੈਂ ਕਰਦੀ ਆ ਪਤਾ ਨੀ ਪਾਣੀ ਲੈਣ ਆਇਆ ਈ ਕੋਈ ਘਰ। ਠੀਕ ਆ ਠੀਕ ਆ। ਇਸ TC ਨੇ ਮੇਰੀ ਟਿਕਟ ਦੇਖੀ ਤਾਂ ਦੋ ਸੌ ਰੁਪਏ ਜੁਰਮਾਨਾ ਲਗਾਇਆ। ਭੋਪਾਲ ਪਹੁੰਚਣ ਤੇ ਮੈਂ ਆਪਣੀ ਰੱਖਿਅਕ ਸੀਟ ਤੇ ਬੈਠ ਗਿਆ, ਫਿਰ ਦਿੱਲੀ ਉਤਰੀਆ।